ਅਤੇ ਕੁਝ ਇੱਟਾਂ ਅਤੇ ਰੇਤ ਰੱਖੀ ਗਈ ਹੈ।

ਉਸ ਦੇ ਲਾਗੇ ਹੀ ਇੱਕ ਪੇਪਰ ਰੱਖਿਆ ਹੋਇਆ ਹੈ।

ਇਸ ਤਸਵੀਰ ਵਿੱਚ ਇੱਕ ਪੈਲੇਸ ਦਿਖਾਇਆ ਗਿਆ ਹੈ।

ਇਸ ਸਰਕ ਓੱਤੇ ਬੋਹੁਤ ਸਾਰੇ ਆਦਮੀ ਚੱਲ ਰਹੇ ਹਨ ਅਤੇ ਕੁਝ ਦੁਕਾਨਾਂ ਹਨ।

ਅ ਛੋਟੀ ਜਿਹੀ ਰੇਹੜੀ ਦਿਖਾਈ ਗਈ ਹੈ ਜੋ ਕਿ ਇੱਕ ਬਰਗਰ ਵਾਲੀ ਹੈ ਜਿਸ ਦੇ --

ਇਸ ਰੈਸਟੋਰੈਂਟ ਵਿੱਚ ਏ_ਸੀ ਵੀ ਲਗਾਇਆ ਗਿਆ ਹੈ।

ਅਤੇ ਬੈਲੂਨ ਅਤੇ ਲਾਈਟਾਂ ਵੀ ਲਗਾਈਆਂ ਗਈਆਂ ਹਨ।

ਇਸ ਤਸਵੀਰ ਵਿੱਚ ਇੱਕ ਪੈਟ੍ਰੋਲ ਦਾ ਟਰੰਕ ਦਿਖਾਇਆ ਗਿਆ ਹੈ।

ਹੈ ਜਿਸ ਉੱਪਰ ਕੁਝ ਆਦਮੀ ਮੋਟਰਸਾਈਕਲ ਚਲਾ ਰਹੇ ਹਨ।

ਜਿਸ ਵਿੱਚ ਬਹੁਤ ਸਾਰੀਆਂ ਗੱਡੀਆਂ ਰੱਖੀਆਂ ਹੋਈਆਂ ਹਨ ਅਤੇ ਉਹਨਾਂ ਦਾ ਕਲਰ --

ਇਸ ਤਸਵੀਰ ਵਿਚ ਗੱਡੀਆਂ ਦਿਖਾਇਆ ਗਈਆ ਹਨ ਜੋ ਕਿ--

ਦੇ ਬਾਹਰ ਬੱਚਿਆਂ ਅਤੇ ਵੱਡਿਆਂ ਦੀਆਂ ਸਾਈਕਲਾਂ ਰੱਖੀਆਂ ਗਈਆ --

ਰੱਖਿਆ ਹੋਇਆ ਹੈ ਅਤੇ ਇਕ ਮੋਟਰਸਾਈਕਲ ਵੀ ਰੱਖਿਆ ਹੋਇਆ ਹੈ।

ਉਸਦੇ ਵਿੱਚ ਹੀ ਇੱਕ ਦੁਕਾਨ--